ਹਣਾ ਹਾਂਜੀ ਓਹ ਤੇ ਇਕੱਲੇ ਜਣੇ ਲਈ ਘਰ ਚਲਾਉਣਾ

ਮਹਿੰਗਾਈ ਦੇ ਹਿਸਾਬ ਨਾਲ ਬੜਾ ਮੁਸ਼ਕਿਲ ਆ ਓਹੋ ਤੇ ਆਖਿਆ ਸਾਰੇ ਜਣੇ ਕਰਾਂਗੇ ਤੇ ਸਾਨੂੰ ਕੋਈ ਮੁਸ਼ਕਿਲ ਤੇ ਨਾਂ ਹੋਏਗੀ

ਆ ਹੁਣ ਨੂੰ ਅਸੀਂ ਓਥੋਂ ਓਥੋਂ ਕਰਕੇ ਵੀ ਤੂੰ ਆ ਜਾਨੀ ਆ ਤਾਂ ਵੀ ਸਾਰਾ ਸਾਰਾ ਦਿਨ ਦੋ ਦੋ ਝੁੱਟੀਆਂ ਸੌਣ ਲਈ ਲਾਹ ਲੈਣੇ ਆਂ ਕੀ ਓਹ ਹਾਂਜੀ ਮੰਜੀ ਮੰਜੀਆਂ ਤੋੜਨ ਵਾਲੀ ਗੱਲ ਹੀ ਆ ਹਾਂਜੀ ਇੱਕ ਦੋ ਡੇਢ ਘੰਟੇ ਚ ਮੈਂ ਇੱਕ ਘੰਟੇ ਡੇਢ ਘੰਟੇ ਚ ਆ ਜਾਨੀ ਐਧਰੋਂ ਸਰੀਰ ਥੋਥਾ ਜਿਹਾ ਹੋ ਜਾਂਦਾ ਨਾਂ ਮੁੜਕੇ ਓਹ ਕੰਮ ਕਰਦਾ ਨਾਂ ਹੋਰ ਬਾਸੀਆਂ ਹੀ ਬਾਸੀਆਂ ਆਈ ਜਾਣ ਗੀਆਂ ਹਣਾ ਹਾਂਜੀ ਹਾਂਜੀ ਐਦਾਂ ਸਰੀਰ ਖਰਾਬ ਹੁੰਦਾ ਵਾ ਕੇ ਐਦਾਂ ਵੀ ਐਦਾਂ ਦੇ ਫ਼੍ਰੀ ਦਿਆਂ ਹੁੰਦਾ ਹਣਾ ਐਦਾਂ ਕੋਈ ਕੰਮ ਕਾਰ ਮਿਲ ਜੇ ਤਾਂ ਸਭ ਤੋਂ ਵਧੀਆ

ਆ ਅਸੀਂ ਪਲੇਨ ਜਿਹਾ ਸਗੋਂ ਕੰਮ ਦਾ ਬਣਾਉਣ ਡਏ ਸੀ ਚਲੋ ਇਹ ਪਾਸਟਰ ਹੁਣਾ ਨੇ ਸਗੋਂ ਬਣਾ ਤਾ ਵਧੀਆ ਕੀਤਾ ਸਗੋਂ ਆਹਾਂ ਹਾਂ ਓਦਾਂ ਆਹੋ ਦੀਦੀ ਹੁਣਾ ਨੇ ਮੈਨੂੰ ਨੰਬਰ ਦਿੱਤਾ ਸੀ ਕੰਮ ਵਾਸਤੇ ਈ ਤੇ ਆਹ ਸਗੋਂ ਪਾਸਟਰ ਹੁਣਾ ਕੰਮ ਖੋਲ ਦਿੱਤਾ ਇਹ ਸਭ ਤੋਂ ਵਧੀਆ ਸਗੋਂ ਮੁਸ਼ਕਿਲ ਵੀ ਨਹੀਂ ਘਰ ਦੇ ਘਰ ਵਾ

ਆਹੋ ਘਰੇ ਹੀ ਆ ਨਾਂ ਅਸੀਂ ਅਸੀਂ ਭਾਂਵੇ ਰਾਤ ਦੇ ਸਤ ਵਜੇ ਕਰ ਲਓ ਅੱਠ ਵਜੇ ਕਰ ਲਓ ਦੱਸ ਵੀ ਵਜ ਜਾਣ ਗੇ ਸਾਨੂੰ ਕੋਈ ਨਹੀਂ ਹਾਂਜੀ ਨਹੀਂ ਇਹ ਤੇ ਚਲੋ ਆਪਣੀ ਆਪਣੀ ਪਹੁੰਚ ਆ ਕੇ ਹੁਣ ਅੱਗੇ ਵੀ ਤੇ ਕੁੜੀਆਂ ਐਥੇ ਨੌਂ ਨੌਂ ਦੱਸ ਵਜੇ ਸਿੱਧਾ ਰਹਿੰਦੀਆਂ ਹੀ ਸੀ

ਆਹੋ ਹਾਂਜੀ ਹਾਂਜੀ ਤੇ ਕੋਈ ਮੁਸ਼ਕਿਲ ਨਹੀਂ ਓਹੋ ਘਰ ਈ ਏ ਜਿੱਥੇ ਆਉਂਦੀਆਂ ਸੀ ਓਹੋ ਘਰ ਹੀ ਆ ਹੁਣ ਭਾਂਵੇ ਦੱਸ ਵਜੇ ਛੱਡ ਆਓ ਯਾਰਾਂ ਵਜੇ ਛੱਡ ਆਓ ਅੱਗੇ ਵੀ ਦੱਸ ਵਜੇ ਕਈ ਵਾਰੀ ਆਪਾਂ ਨੂੰ ਓਥੇ ਦੱਸ ਹੀ ਵੱਜ ਜਾਂਦੇ ਰਹੇ ਆ

ਤੇ ਜਦੋਂ ਅਸੀਂ ਰੇਹੇਸੁਲ ਕਰਦੀਆਂ ਰਹੀਆਂ ਓਦੋਂ ਅਸੀਂ ਦੱਸ ਵਜੇ ਗਿਆਰਾਂ ਵਜੇ ਵੀ ਘਰ ਛੱਡ ਕੇ ਆਉਂਦੇ ਰਹੇ ਹਾਂਜੀ ਹਣਾ ਨਾਲੇ ਚਲੋ ਰੌਣਕ ਲੱਗੀ ਰਹਿੰਦੀ ਨਾਲੇ ਨਹੀਂ ਰੌਣਕ ਲੱਗੀ ਚਲੋ ਆਪੋ ਆਪਣਾ ਕੰਮ ਕਰਨ ਡਏ ਆ ਕੋਈ ਫਾਇਦਾ ਸਾਨੂੰ ਇਹ ਚ ਆਪੋ ਆਪਣਾ ਕਰਨ ਗੀਆਂ ਤੇ ਕੁਛ ਲੈਣ ਗੀਆ ਹਾਂਜੀ ਓਕੇ ਆ ਕੋਈ ਆ ਗਿਆ ਫੇਰ ਕਰਨੀ ਆ ਹੈਲੋ

ਹੈਲੋ ਹੈਲੋ ਬਾਅਦ ਚ ਕਰਨੇ ਕੋਈ ਆ ਗਿਆ ਵਾ ਠੀਕ ਜੇ ਇਹਨਾਂ ਦੀ ਸਰਕਾਰ ਨੂੰ ਦਸ ਵਿੱਚੋਂ ਕਿੰਨੇ ਨੰਬਰ ਦੇਵੋਂਗੇ, ਜਵਾਬ ਮੈਂ ਕਹਿੰਦਾ ਹਾਂ ਕਿ ਸਰਕਾਰ ਨੂੰ ਮਨਫ਼ੀ ਦਸ ਦਸ number ਮਿਲਣੇ ਚਾਹੀਦੇ ਹਨ, ਤੇ ਸਰਕਾਰ ਨੂੰ ਉਸੇ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਨਾਲ ਨਲਾਇਕ ਵਿਦਿਆਰਥੀ ਨੂੰ ਸਕੂਲੋਂ ਕੱਢ ਦਿੱਤਾ ਜਾਂਦਾ ਹੈ ਤੇ ਗੱਲ ਕੀ ਹੈ, ਕਾਂਗਰਸ਼ ਨੇ ਪੰਜਾਬ ਚ ਸੰ ਅਹ ਸੰਕਟ ਪੈਦਾ ਕੀਤਾ ਹੈ, ਸਰਕਾਰ ਦੇ ਵਿਧਾਇਕ ਅਤੇ ਮੰਤਰੀ ਸ਼ ਸ਼ਰਾਬ ਦੇ ਠੇਕਿਆਂ ਅਧੀਨ ਅਤੇ ਦੀ ਲੁੱਟ ਚ ਲੱਗੇ ਹੋਏ ਹਨ ਕਾਂਗਰਸ ਭੁੱਖੇ ਸੇਰਾਂ ਦੀ ਤਰ੍ਹਾਂ ਸੂਬੇ ਨੂੰ ਨੋਚ ਰਹੀ ਹੈ, ਚਰਨਜੀਤ ਸਰਕਾਰ ਨੇ ਚੰਨ ਚੰਨੀ ਸਰਕਾਰ ਵੀ ਆਈ ਸੀਗੀ ਉਸਨੇ ਵੀ ਕੁਛ ਨੀ ਕੀਤਾ labor contract ਚ ਵੀ ਕਾਂਗਰਸ ਦੇ ਵਿਧਾਇਕ ਪੈਸੇ ਖਾ ਰਹੇ ਹਨ, ਹਰ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ, ਬਠਿੰਡਾ ਟਰੱਕ union ਚ ਉਹਨਾਂ ਨੇ ਵਿਧਾਇਕ ਤਿੰਨ ਹਜ਼ਾਰ ਤੱਕ ਦੀ ਟਰੱਕ ਦੀ ਪਰਚੀ ਲੈ ਰਹੇ ਹਨ ਹੈਂ ਤੇ ਜਿਹੜੀ ਭਾਜਪਾ ਨਾਲ ਮਿਲਕੇ ਇਹ ਬਣਾਈ ਗਈ ਹੈ ਅਸੀਂ ਮਿਲ ਕੇ ਸਾਂਝੀ ਰਣਨੀਤੀ ਤਿਆਰ ਕੀਤੀ ਹੈ, ਨੋਂ ਜੂਨ ਨੂੰ ਅਕਾਲੀ ਭਾਜਪਾ ਮਿਲਕੇ ਸਾਰੇ ਜ਼ਿਲ੍ਹਾ ਹੈਡਕੁਆਟਰਾਂ ਤੇ ਧਰਨਾ ਦੇਣਗੇ ਚੌਦਾਂ ਜੂਨ ਨੂੰ ਅਸੀਂ governor ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਵਿਧਾਨ ਸਭਾ session ਚ ਇਸ ਮੁੱਦੇ ਨੂੰ ਉਠਾਇਆ ਜਾਵੇਗਾ, ਇਸ ਮਾਮਲੇ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਤਾਲਮੇਲ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਜੋ ਜੋ ਮੁੱਦਾ ਆਵੇਗਾ ਅਸੀਂ ਸਰਕਾਰ ਦੇ ਖਿਲਾਫ਼ ਮਿਲਕੇ ਲੜਾਈ ਲੜਦੇ ਰਹਾਂਗੇ ਸਰਕਾਰ ਨੇ ਕਿਸਾਨ ਨੂੰ ਝੂਠ ਬੋਲਿਆ ਸੀ ਕਿ ਉਹ ਕਰਜ਼ਾ ਮਾਫ਼ ਕਰ ਦੇਣਗੇ ਦੇਖੋ ਵੀ ਅੱਗੇ ਕੀ ਹੈ ਕੁਰਕੀ ਮਾਫ਼ੀ ਦਾ ਮਸਲਾ ਕੀ ਹੈ, ਕੁਰਕੀ ਨਾਲ ਕਰਨ ਦਾ ਜਿਹੜਾ ਸੈ section ਸਰਕਾਰ ਨੇ ਕਾਨੂੰਨ ਹਟਾਇਆ ਹੈ, ਉਸਦੀ ਪਿੱਛਲੇ ਵੀਹ ਸਾਲ ਤੋਂ ਵਰਤੋਂ ਨਹੀਂ ਹੋਈ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 ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ, ਇਹ ਕਹਿੰਦੇ ਹਾਂ ਸਨ ਕਿ ਕ ਕਰਜ਼ਾ ਮਾਫ਼ ਕਰਨਗੇ, ਕਿਸਾਨਾਂ ਨੂੰ ਬੈਕਾਂ ਨੂੰ ਕਿਸ਼ਤਾਂ ਅਦਾ ਕਰਨੀਆਂ ਬੰਦ ਕਰ ਦਿੱਤੀਆਂ ਹਨ, ਬੈਕਾਂ ਦਾ NPA ਵੱਧ ਰਿਹਾ ਹੈ ਕਿਸਾਨਾਂ ਨੂੰ loan ਨਹੀਂ ਦੇਣਗੇ।

ਉਹ ਇੱਟਾਂ ਵੀ ਕਾਂਗਰਸੀ ਪੁੱਟ ਕੇ ਲੈ ਗਏ ਹਨ, ਪਿੰਡਾਂ ਤੇ ਸ਼ਹਿਰਾਂ ਚ ਵਿਕਾਸ ਦੇ ਸਾਰੇ ਕੰਮ ਬੰਦ ਕਰ ਦਿੱਤੇ ਗਏ ਹਨ, ਅਕਾਲੀ ਵਰਕਰਾਂ ਤੇ ਦਲਿੱਤਾਂ ਤੇ ਝੂਠੇ case ਦਰਜ਼ ਕੀਤੇ ਜਾ ਰਹੇ ਹਨ, ਤੇ ਕਾਂਗਰਸ ਦੇ ਗਵਰਨਰ ਝੂਠੇ case ਦਰਜ਼ ਹੋਣ ਤੋਂ ਬਾਅਦ ਵੀ ਸਾਲੇ ਸੌਖੀਆਂ ਮਾਰ ਰਹੇ ਹਨ, ਪਰ ਉਹਨਾਂ ਨੂੰ ਪਤਾ ਨਹੀਂ ਕਿ ਅਕਾਲੀ ਦਲ ਅਤੇ ਵਰਕਰਾਂ ਨਾਲ ਖੜਾ ਹੋ ਖੜਾ ਹੈ, ਤੇ ਪਰ ਕਾਂਗਰਸ ਦੇ ਨਾਲ ਅਸੀਂ ਡੱਟ ਕੇ ਲੜਾਈ ਕਰਾਂਗੇ, ਮੈਂ ਪੰਜਾਬ ਦਾ ਟੂਰ ਕਰਨ ਜਾ ਰਿਹਾ ਹਾਂ ਕਿ ਅਸੀਂ ਆਪਣੀ ਕਾਨੂੰਨੀ team ਵੀ ਅਕਾਲੀ ਵਰਕਰਾਂ ਦੀ ਸਹਾਇਤਾ ਲਈ ਮੁਹੱਈਆਂ ਕਰਾਵਾਂਗੇ। ਤੇ ਹਰ ਮਾਮਲੇ ਨੂੰ ਅਹ ਮੁਕਾਮ ਤੱਕ ਪਹੁੰਚਾਵਾਂਗੇ ਚੌਣਾਂ ਤੋਂ ਬਾਅਦ ਤੁਹਾਡੇ ਨਾਲ ਕਿਉਂ ਹੋ ਗਿਆ ਹੈ, ਦੇਖੋ ਬਾਈ ਤੁਸੀਂ ਮੇਰੇ ਬਾਰੇ ਬੋੋਲ ਰਹੇ ਹੋ, ਪਰ ਮੁੱਖ ਮੰਤਰੀ ਬਾਰੇ ਕੀ ਬੋਲੋਂਗੇ ਉਹਨਾਂ ਨੂੰ ਮਿਲਣਾ ਅਸੰਭਵ ਹੈ, ਕੈਪਟਨ ਨੇ ਆਪਣੇ ਉਹ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

ਉਸ ਸਮੇ ਸ਼ਾਮਿਲ ਸਨ, ਮੁੱਖ ਮੰਤਰੀ ਖੁੱਦ ਕਹਿੰਦੇ ਰਹੇ ਹਨ, ਕਿ ਇੱਕੀ ਵਿਅਕਤੀਆਂ ਨੂੰ ਮਾਰਿਆ ਗਿਆ ਹੈ, ਇਸ ਤਰ੍ਹਾਂ ਨਾਲ ਮਾਰਿਆ ਗਿਆ ਹੈ ਕਿ ਹਜ਼ਾਰਾਂ ਵਿਅਕਤੀਆਂ ਨੂੰ ਇਨਸਾਫ਼ ਮਿਲੇ ਹੀ ਨਾ ਨਵਜੋਤ ਸਿੰਘ ਸਿੱਧੂ ਨੇ ਪੁਛੋ ਇਹ ਪੁੱਛੋ ਕਿ ਅੰਮ੍ਰਿਤਸਰ ਚ ਪਿੱਛਲੇ ਪੰਜ ਸਾਲ ਚ ਕਿੰਨਾ ਪੈਸਾ ਲੱਗਾ ਹੈ, ਅੰਮ੍ਰਿਤਸਰ ਚ ਤਿੰਨ ਚਾਰ ਹਜ਼ਾਰ ਕਰੌੜ ਤੋਂ ਵੱਧ ਪੈਸਾ ਲਾਇਆ ਗਿਆ ਹੈ, ਉਹ ਪੈਸਾ ਕਿੱਥੋਂ ਆਇਆ, ਜਿੰਨਾ ਵਿਕਾਸ ਜਿੰਨਾ ਉਹਨਾਂ ਦੇ ਇੱਧਰ ਸ਼ਹਿਰ ਚ ਹੋਇਆ ਹੈ, ਜਿੰਨਾ ਪੈਸਾ ਜਲੰਧਰ ਚ ਵਿਕਾਸ ਚ ਲੱਗਾ ਹੈ, ਉਹ ਪੈਸਾ ਕਿੱਥੋਂ ਆਇਆ ਨਵਜੋਤ ਸਿੰਘ ਸਿੱਧੂ ਨੂੰ ਝੂਠ ਬੋਲਣ ਦੀ ਆਦਤ ਹੈ ਉਹ ਅਜਿਹਾ ਝੂਠ ਬੋਲੇਗਾ ਕਿ media ਉਸਨੂੰ ਸੁਰਖੀਆਂ ਬਣਾ ਦਿੰਦੀ ਹੈ, ਨਵਜੋਤ ਸਿੰਘ ਸਿੱਧੂ ਨੂੰ ਤੱਥਾਂ ਦੀ ਜਾਣਕਾਰੀ ਨਹੀਂ ਹੈ ਉਹ ਗ੍ਰਾਂਟ ਲੈ ਕੇ ਵੀ ਮੁੱਕਰ ਜਾਂਦਾ ਹੈ, ਉਸਨੂੰ ਮੁਕਰਨ ਦੀ ਬਹੁਤ ਜ਼ਿਆਦਾ ਆਦਤ ਹੈ, ਅਜਿਹਾ ਝੂਠ ਬੋਲੇਗਾ ਕਿ media ਚ ਉਸਨੂੰ ਸੁਰਖੀਆਂ ਬਣਾ ਕੇ ਰੱਖ ਦਿੱਤਾ ਜਾਂਦਾ ਹੈ ਸਰਕਾਰ ਦਾ ਸਾਰਾ ਪੈਸਾ ਖਜ਼ਾਨੇ ਚ ਆਉਂਦਾ ਹੈ, ਜੇਕਰ ਕੋਈ ਪੈਸਾ ਖਜ਼ਾਨੇ ਚੋਂ ਨਹੀਂ ਵੀ ਨਿਕਲਿਆ ਉਹ ਹੁਣ ਕਢਵਾ ਲਵੇ ਪਰ ਇਹ ਬੋਲ ਰਹੇ ਕਿ ਖਜ਼ਾਨਾ ਤੋਂ ਉਹ ਗਾਇਬ ਹੈ, ਖਜ਼ਾਨੇ ਤੋਂ ਪੈਸਾ ਗਾਇਬ ਹੋ ਹੀ ਨੀ ਸਕਦਾ, ਇਹ ਕੋਈ case ਨਹੀਂ ਹੈ, ਕਿ ਕੋਈ ਬੋਰੀ ਕੱਢ ਕੇ ਲੈ ਜਾਵੇ, ਸਿੱਧੂ ਚਾਹੁੰਦੇ ਹਨ ਕਿ ਉਹ media ਚ ਬਣੇ ਰਹਿਣ ਇਸ ਲਈ ਉਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ,

ਗੁਰਦਾਸਪੁਰ ਲੋਕ ਸਭਾ ਸੀਟ ਨੂੰ ਲੈ ਕੇ ਅਕਾਲੀ ਦਲ ਦੀ ਸਹਿਯੋਗ ਕਿਹੋ ਜਿਹਾ ਰਹੇਗਾ ਅਕਾਲੀ ਦਲ ਦਾ ਜਿਹੜਾ ਸਹਿਯੋਗ ਹੈ ਉਹ ਰਹੇਗਾ ਕਿ ਨਹੀਂ ਪਰ ਥੋੜ੍ਹਾ ਗੜਬੜਾ ਵੀ ਸਕਦਾ ਹੈ, ਠੀਕ ਹੈ ਨਾ ਕਿਉਂਕਿ ਖਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਜੂਨ ਉੱਨੀ ਸੌ ਚੁਰਾਸੀ ਵਿੱਚ ਦਰਬਾਰ ਸਾਹਿਬ ਸ਼ਹੀਦ ਹੋਣ ਵਾਲੀ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ case ਲੜਨ ਲਈ ਗੁਰੂਦੁਆਰਾ ਸਾਹਿਬ ਵਿੱਚ ਛੇ ਜੂਨ ਨੂੰ ਹੋਣ ਵਾਲੇ ਅਰਦਾਸ ਹਿੱਸਾ ਲੈਣ, ਪਾਰਟੀ ਦੇ senior ਆਗੂ ਸਤਿਨਾਮ ਸਿੰਘ ਪਹੁੰਟਾ ਸਾਹਿਬ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ਹਮਲੇ ਦੇ ਰੋਸ ਵਜੋਂ ਉਸ ਮੌਕੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ, ਉਹਨਾਂ ਨੂੰ ਕਿਹਾ ਹੈ ਕਿ ਅਮਰਿੰਦਰ ਸਿੰਘ ਨੇ ਇੱਕ ਸਿੱਖ ਦੀ ਅਹ ਇਸ਼ਤਿਹਾਰ ਇਤਿਹਾਸਕ ਗੁਰੂਦੁਆਰਾ ਸਾਹਿਬ ਵਿੱਚ ਸ਼ਹੀਦਾਂ ਨਿਮਤ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕਹਿ ਰਹੇ ਹਾਂ ਨਾ ਕਿ state ਦੇ ਮੁੱਖ ਮੰਤਰੀ ਜਾਂ ਕਾਂਗਰਸੀ ਆਗੂ ਦੇ ਰੂਪ ਵਿੱਚ, ਪਾਰਟੀ ਬੁਲਾਰੇ ਅੰਮ੍ਰਿਤਪਾਲ ਸਿੰਘ ਨੇ ਦਰਬਾਰ ਸਾਹਿਬ ਵਿੱਚ ਹੋਏ ਹਮਲੇ ਦੀ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 ਕਿਉਂਕਿ ਦੋਹਾਂ ਪਾਰਟੀਆਂ ਦਾ ਨਿਸ਼ਾਨਾ ਹੋਣ ਦੇ ਬਾਵਜੂਦ ਸੰਘਰਸ਼ ਦੇ ਤਰੀਕੇ ਅਤੇ ਕੰਮ ਵੱਖਰੇ ਹਨ, ਉਹਨਾਂ ਕਿਹਾ ਹੈ ਕਿ ਬੰਦ ਦਾ ਸੱਦਾ ਸੱਦਾ ਦਲ ਖਾਲਸਾ ਵੱਲੋਂ ਹੈ, ਪਿੱਛਲੇ ਚਾਰ ਸਾਲਾਂ ਤੋਂ ਬੰਦ ਹਮੇਸ਼ਾ ਹੀ ਸ਼ਾਂਤੀਪੂਰਨ ਰਿਹਾ ਹੈ, ਅਤੇ ਅਸੀਂ ਜ਼ਬਰੀ ਬੰਦ ਕਰਵਾਉਣ ਦੀ ਹਾਮੀ ਨਹੀਂ ਉਹਨਾਂ ਕਿਹਾ ਹੈ ਕਿ ਦਲ ਖਾਲਸਾ ਵੱਲੋਂ ਦਿੱਤੇ ਪ੍ਰੋਗਰਾਮ ਦੀ ਹਮ ਖਿਆਲੀ ਜੱਥੇਬੰਦੀ ਵੱਲੋਂ ਜਨਤਕ ਕਰਕੇ ਇੱਕ ਗ਼ਲਤ ਪਾਲੀ ਜਾ ਰਹੀ ਹੈ ਉਹਨਾਂ ਕਿਹਾ ਕਿ social media ਅਤੇ ਕੁੱਝ ਹੋਰ ਸਰਾਰਤੀ ਭਾੜੇ ਭੰਬਲ ਭੂਸਾ ਖੜਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਪਰ ਅਸੀਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਬੰਦਾ ਹੋਵੇਗਾ ਤਾਂ ਸ਼ਾਂਤੀਪੂਰਵਕ ਹੋਵੇਗਾ ਨਹੀਂ ਤਾਂ ਫਿਰ ਨਹੀਂ ਹੋਵੇਗਾ, ਵਿਧਾਨਸਭਾ ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਥਾਣਾ ਮਜੀਠਾ ਵਿੱਚ ਜਿਸ ਤਰੀਕੇ ਨਾਲ ਫੜੇ ਹੋਏ ਕਾਂਗਰਸ ਵਿਰੁੱਧ ਕਾਰਵਾਈ ਕੀਤੀ ਗਈ ਜਾ ਰਹੀ ਸੀ ਉਸਨੂੰ ਉਸੇ ਦੀ ਥਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ,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 ਮਾਹੌਲ ਵੀ ਵਿਗਾੜਨ ਵਾਲੇ ਕਈ ਹੋਰ ਨੀ ਸਗੋਂ ਲੋਕਾਂ ਦੇ ਕਚਿਹਰੀ ਚ ਬਣੀ ਵੋਟਾਂ ਰਾਹੀ ਨਕਾਰੇ ਗਏ ਕਾਂਗਰਸੀ ਆਗੂ ਹਨ, ਜਿੰਨਾ ਦਿਸ਼ਟਾਂ ਤੇ ਇਹ ਸਭ ਹੋ ਰਿਹਾ ਹੈ ਉਹਨਾਂ ਕਿਹਾ ਹੈ ਕਿ ਕੱਲ੍ਹ ਮਜੀਠਾ ਥਾਣੇ ਦੀ ਪੁਲਿਸ ਨੇ ਜਿੰਨਾਂ ਗੈਂਗਸਟਰਾਂ ਨੂੰ ਅਸਲੇ ਸਮੇਂ ਤੇ ਗ੍ਰਿਫ਼ਤਾਰ ਕੀਤਾ ਸੀ, ਉਹ ਸਭ ਕਾਂਗਰਸੀ ਆਗੂ ਮਜੀਠਾ ਦੇ ਨੇੜਲੇ ਸਾਥੀ ਹਨ, ਜੋ ਕਿ ਤਸਵੀਰਾਂ ਤੋਂ ਜ਼ਾਹਿਰ ਹੁੰਦੇ ਹਨ, ਉਹਨਾਂ ਕਿਹਾ ਕਿ ਕਾਂਗਰਸ ਨੇ ਇਹਨਾਂ ਗੈਂਗਸਟਰਾਂ ਨੂੰ ਵੀ ਸਰਤ ਤੇ ਛੁਡਵਾਇਆ ਹੈ ਕਿ case ਨੂੰ ਰਫ਼ਾ ਦਫ਼ਾ ਕਰਵਾਇਆ ਤਾਂ ਜੋ ਉਹ ਆਉਣ ਵਾਲੇ ਦਿਨਾਂ ਦੀਆਂ ਕੰਮ ਕਰ ਸਕਣ ਤੇ ਪੰਜਾਬ ਦਾ ਮਾਹੌਲ ਵਿਗਾੜ ਸਕਣ ਉਹਨਾਂ ਕਿਹਾ ਹੈ ਕਿ ਫੜੇ ਗਏ ਗੈਂਗਸਟਰਾਂ ਨੂੰ ਜਿਹੜੇ ਜੰਗ ਲੜਨੀ ਸੀ ਕਿਸੇ ਨਾ ਕਿਸੇ ਮਾੜੇ ਕੰਮ ਨੂੰ ਹੀ ਅਨਜਾਮ ਦਿੱਤਾ ਜਾਂਦਾ ਹੈ, ਨਾਲੇ ਜਿੰਨਾਂ ਨੇ ਫੜਿਆ ਪਰ ਕਾਂਗਰਸ ਦੇ ਸਿਆਸੀ ਦਬਾਅ ਹੇਠ ਦੇ ਛੱਡ ਦਿੱਤੇ ਗਏ ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਪੁਲਿਸ ਦੀਆਂ ਕਾਰਜਗੁਜ਼ਾਰੀ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਕਾਂਗਰਸੀਆਂ ਨੂੰ ਹਲਕੇ ਤੇ ਦ ਦਹਿਸ਼ਤ ਵਾਲਾ ਮਾਹੌਲ ਬਣਾਉਣ ਨਹੀਂ, ਬਿਲਕੁਲ ਨਹੀਂ ਦੇਣਗੇ ਨਾਲੇ ਗੱਲ ਤੇ ਪੈ ਗਈ ਵੀ ਆਖ਼ਰੀ ਫੈਸਲੇ ਤੇ, ਜਿਹੜਾ ਆਖ਼ਰੀ ਫੈਸਲਾ ਸੀ ਉਹ ਮੁੱਖ ਮੰਤਰੀ ਨੇ ਖੁੱਦ ਇਸ case ਨਾਲ ਜੁੜੇ ਦਸਤਾਵੇਜ਼ਾਂ ਤੋਂ ਮੁਆਨਾ ਕੀਤਾ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਸਪਸ਼ਟ ਕਹਿ ਦਿੱਤਾ ਗਿਆ ਹੈ ਕਿ ਵਿਰੋਧੀ ਦਲ ਵੱਲੋਂ ਲਾਏ ਜਾ ਰਹੇ ਦੋਸ਼ਾਂ ਵਿੱਚ ਕੋਈ ਦਮ ਨਹੀਂ ਹੈ, ਇਹੀ ਕਾਰਨ ਹੈ ਕਿ ਜਦ ਅਮਰਿੰਦਰ ਸਿੰਘ ਬੀਤੇ ਦਿਨ ਹੀ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਲੀ ਵਿੱਚ ਮਿਲਣ ਗਏ ਤਾਂ ਉਸ ਵਿੱਚ ਇਸ ਮੁੱਦੇ ਤੇ ਚਰਚਾ ਤੋਂ ਬਾਅਦ ਇਸ ਸੰਬੰਧੀ ਅੰਤਿਮ ਫੈਸਲਾ ਮੁੱਖ ਮੰਤਰੀ ਲਈ ਛੱਡਿਆ ਗਿਆ ਹੈ, ਕਿਸੇ ਹੋਰ ਤੇ ਨਹੀਂ ਨਾਲੇ ਜਿਹੜੀ ਗੱਲ ਜੇ ਆਪਾਂ ਕਰੀਏ ਤੇ ਚਾਰ ਜੂਨ ਵਾਲੇ ਦਿਨ ਮੋਗਾ ਨਿਵਾਸੀ ਪ੍ਰਵਾਸੀ ਭਾਰਤੀ ਸੁਖਦਰਸ਼ਨ ਸਿੰਘ ਗਿੱਲ ਨਾਲ ਕੁੱਝ ਵਿਅਕਤੀਆਂ ਵੱਲੋਂ ਇੱਕ ਕਰੌੜ ਅਠੱਤੀ ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਚ ਪੁਲਿਸ ਵੱਲੋਂ ਅਕਾਲੀ ਸਰਪੰਚ ਬਾਗਾ ਪੁਰਾਣ ਦੀ ਮਹਿਲਾ counselor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 ਸੁਖਦਰਸ਼ਨ ਸਿੰਘ ਸਪੁੱਤਰ ਅਮ ਬਚਨ ਸਿੰਘ ਨੇ ਦੋਸ਼ ਲਾਇਆ ਹੈ ਕਿ ਉਹ ਵਿਅਕਤੀ ਦੇ ਨਾਲ ਮਿਲਕੇ ਉਸ ਵੱਲੋਂ help line ਦੇ ਨਾਲ ਸੰਸਥਾ ਖੋਲੀ ਗਈ ਸੀ ਜਿਸ ਵਿੱਚ ਉਹਨਾਂ ਨੇ ਇੱਕ ਕਰੌੜ ਤੇ ਅਠੱਤੀ ਲੱਖ ਰੁਪਇਆ ਲੁੱਟਿਆ ਗਿਆ ਹੈ ਜਿੰਨਾਂ ਨੂੰ ਮੁੱਖ ਮੰਤਰੀ ਦੇ ਨਜ਼ਦੀਕ ਸਮਝੇ ਜਾਣ ਵਾਲੇ ਹਲਕਿਆਂ ਦਾ ਕਹਿਣਾ ਹੈ ਕਿ ਸਰਕਾਰ ਬਿਨਾਂ ਵਜ੍ਹਾ ਹੀ ਆਈ ਹੋਈ ਹੈ, ਰੇਤਾ ਦੀਆਂ ਖੱਡਾਂ ਚ ਬੜੀ ਹੀ ਦੇ ਨਾਲ ਇਹ ਨਿਲਾਮੀ ਹੋਈ ਹੈ, ਇਸਨੂੰ ਕੋਈ ਵੀ ਮੰਤਰੀ ਅਧਿਕਾਰੀ ਜਾਂ ਹੋਰ ਕੋਈ ਵਿਅਕਤੀ ਪ੍ਰਤੱਖ ਜਾ ਅਪ੍ਰੱਤਖ ਤੌਰ ਤੇ ਪ੍ਰਭਾਵਿਤ ਨਹੀਂ ਕਰ ਸਕਦਾ, ਇਹ ਨਿਲਾਮੀ ਵਿੱਚ ਜਿਸ ਕਾਰਨ ਉਸਦਾ ਨਾਂ ਪਤਾ ਲੱਗ ਗਿਆ ਹੈ, ਹੁਣ ਉਸਨੂੰ ਫੜਿਆ ਜਾਵੇਗਾ ਤੇ ਨਾਲ ਹੀ ਇਹ ਗੱਲ ਸੁਭਾਵਕ ਹੈ ਕਿਉਂਕਿ ਦੋਹਾਂ ਪਾਰਟੀਆਂ ਦਾ ਨਿਸ਼ਾਨਾ ਇੱਕ ਹੋਣ ਹੋਣ ਦੇ ਬਾਵਜੂਦ ਸੰਘਰਸ਼ ਦੇ ਤਰੀਕੇ ਨਾਲ ਕੰਮ ਕਾਰ ਵੱਖਰੇ ਹਨ ਉਹਨਾਂ ਕਿਹਾ ਹੈ ਕਿ ਬੰਦਾ ਬੰਦ ਦਾ ਸੱਦਾ ਦਲ ਖਾਲਸਾ ਵੱਲੋਂ ਹੈ ਪਿੱਛਲੇ ਚਾਰ ਸਾਲਾਂ ਤੋਂ ਬੰਦ ਹਮੇਸ਼ਾ ਹੀ ਸ਼ਾਂਤੀਪੂਰਨ ਰਿਹਾ ਹੈ, ਅਤੇ ਅਸੀਂ ਜ਼ਬਰੀ ਬੰਦ ਕਰਾਉਣ ਦੇ ਹਾਮੀ ਨਹੀਂ ਉਹਨਾਂ ਕਿਹਾ ਹੈ ਕਿ ਦਲ ਖਾਲਸਾ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੀ ਹਮ ਖਿਆਲੀ ਜੱਥੇ ਬੰਦੀ ਵੱਲੋਂ ਜਨਤਕ ਕਰਕੇ ਇੱਕ ਗ਼ਲਤ ਕਿਰਤ ਪਾਈ ਜਾ ਰਹੀ ਹੈ, ਉਹਨਾਂ ਕਿਹਾ ਕਿ social media ਉੱਤੇ ਕੋਈ ਸਰਾਰਤੀ ਬੰਦੇ ਬੰਦ ਭਰੋਸ਼ੇ ਭੰਬਲ ਭੂਸਾ ਕਰਨ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਪਏ ਨੇ,

ਗ਼ਲਤ ਖ਼ਬਰ ਆਈ ਹੋਈ ਖ਼ਬਰ ਸੀਗੀ ਤੇ ਲੈ ਕੇ ਚੁੱਕੇ ਨਾ ਕਾਬੂ ਕੀਤੇ ਗਏ ਤਿੰਨਾਂ ਚੋੋਂ ਦੋ ਆਤੰਕਵਾਦੀ ਪਾਕਿਸਤਾਨ ਜਾ ਕੇ ਹਥਿਆਰ ਚਲਾਉਣ ਦਾ ਚਾਰ ਦਿਨਾਂ ਦੀ training ਲੈ ਚੁੱਕੇ ਹਨ, ਇਸ ਤੋਂ ਇਲਾਵਾ ਨੂੰ railway ਦੇ track ਨੂੰ ਉਡਾਉਣ ਦੀ ਵੀ training ਦਿੱਤੀ ਗਈ ਹੈ ਦੱਸਿਆ ਜਾਂਦਾ ਹੈ ਕਿ ਇਹਨਾਂ ਦਾ ਮੁੱਖ ਗੁਰਦਿਆਲ ਸਿੰਘ ਸਾਲ ਦੋ ਹਜ਼ਾਰ ਗਿਆਰਾਂ ਦੇ ਵਿੱਚ ਛੇ railway track ਚੋਰੀ ਕੀਤੇ, ਛੇ ਉਡਾਏ ਗਏ ਹਨ, ਧਾਰਮਿਕ ਸੰਗਠਨਾਂ ਨੂੰ ਪਾਕਿਸਤਾਨ ਜਾ ਚੁੱਕਾ ਹੈ, ਇੱਕ ਵਾਰ ਉਹ ਦੂਜੇ ਆਤੰਕਵਾਦੀ ਜਗਰੂਪ ਸਿੰਘ ਨੂੰ ਵੀ ਪਾਕਿਸਤਾਨ ਲੈ ਕੇ ਗਿਆ, ਜਿੱਥੇ ਉਹਨਾਂ ਦਾ ਸੰਘਰਸ਼ ISI ਵੱਲੋਂ ਜੋ ਕਿ ਬਹੁਤ ਖ਼ਤਰਨਾਕ ਹੈ, ਲਖਵੀਰ ਕਰਮਜੀਤ ਸਿੰਘ ਉਰਫ਼ ਹੈਪੀ ਨਾਲ ਹੋਇਆ ਇੱਕੀ ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੇ BSF ਨੇ ਹਥਿਆਰਾਂ ਨਾਲ ਇੱਕ ਵੱਡੀ ਖੜੀ ਫੜੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਨ ਸਿੰਘ ਅਤੇ ਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਇੱਥੋਂ ਹੀ intelligence ਨੂੂੰ ਆਤੰਕਵਾਦੀਆਂ ਦੀ ਖ਼ਬਰ ਮਿਲੀ ਸੀ ਤੇ ਨਾਲ ਹੀ ਜੰਮੂ ਕਸ਼ਮੀਰ ਦੇ ਆਤੰਕਵਾਦੀਆਂ ਦੇ ਸੰਪਰਕ ਚ ਵੀ ਗਰਦਿਆਲ ਸਿੰਘ ਫੜੇ ਗਏ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਜਰਮਨ ਚ ਬੈਠੇ ਬਲਵੀਰ ਸਿੰਘ ਨਾਲ ਸੰਪਰਕ ਵਿੱਚ ਸੀ, ਜਦੋਂ ਕਿ ਉਹ ਜੰਮੂ ਕਸ਼ਮੀਰ ਤੇ ਆਤੰਕਵਾਦੀਆਂ ਦੇ ਸੰਪਰਕ ਵਿੱਚ ਸੀ ਕਾਬੂ ਕੀਤਾ ਗਿਆ ਇਸ group ਚ ਤੀਜਾ ਮੈਂਬਰ ਸਤਵਿੰਦਰ ਸਿੰਘ ਜਗਰੂਪ ਨਾਲ ਪਾਕਿਸਤਾਨ ਤੇ ਜਰਮਨੀ ਦੇ ਆਪਣੇ ਨਾਲ ਸੰਪਰਕ ਵਿੱਚ ਰਹਿੰਦਾ ਸੀ ਉਹ ਬਲਾਚੋਰ ਦੇ DSP ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਤਿੰਨ ਆਤੰਕਵਾਦੀਆਂ ਨੂੰ ਅਦਾਲਤ ਚ ਪੇਸ਼ ਕਰਕੇ ਅੱਠ ਦਿਨਾਂ ਦਾ ਪੁਲਿਸ remand ਲਿਆ ਗਿਆ ਹੈ, ਪੁੱਛ ਗਿੱਛ ਦੌਰਾਨ ਉਹਨਾਂ ਨੇ ਦੱਸਿਆ ਕਿ ਕਈ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਕਈ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਵੀ ਆ ਸਕਦਾ ਹੈ, ਨਾਲੇ ਗੱਲ ਇਹ ਕਿ ਇੱਕ ਸਰਕਾਰੀ ਬੁਲਾਰੇ ਦੇ ਵਿੱਚ ਕਈ ਨਿਲਾਮੀ ਲਈ ਸਰਕਾਰ ਨੇ ਰਾਂਖਵੀ ਕੀਮਤ ਸੱਠ ਰੁਪਏ ਪ੍ਰਤੀ ਟੱਨ ਤੈਅ ਕੀਤੀ ਸੀ ਨਿਲਾਮੀ ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਢੁੱਕਵਾਂ ਸਮਾਂ ਦਿੱਤਾ ਗਿਆ ਸੀ

ਤੇ ਪ੍ਰਕਿਰਿਆ ਦੌਰਾਨ ਦੇਖਿਆ ਗਿਆ ਹੈ ਕਿ ਅੱਠ ਖੱਡਾਂ ਲਈ ਕਿਸੇ ਨੂੰ ਵੀ ਨਹੀਂ ਦਿੱਤੀ ਗਈ ਸੀ, ਇਸ ਲਈ ਇਹਨਾਂ ਖੱਡਾਂ ਦੀ ਨਿਲਾਮੀ ਨਹੀਂ ਕੀਤੀ ਗਈ ਅਠਾਰਾਂ ਖੱਡਾਂ ਲਈ ਸਿਰਫ਼ ਇੱਕ ਨਿਲਾਮੀ ਰਾਖਵੀਂ ਇੱਕ ਰਕਮ ਜਮਾ ਕਰਵਾ ਕਰਵਾਈ ਜਦਕਿ ਹੋਰਨਾਂ ਖਿਡਾਰੀ ਵੀ ਨਿਲਾਮੀ ਚ ਦੋ

ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਉਨਾਨਵੇਂ ਰੇਤ ਖੱਡਾਂ ਵਿੱਚੋਂ ਪੰਜਾਹ ਲਈ ਦੋ ਦਿਨ ਅੰਦਰ ਸਰਕਾਰ ਨੂੰ ਰਾਂਖਵੀ ਰਕਮ ਮਿਲ ਗਈ ਸੀ ਹੁਣ ਬਾਜ਼ਾਰ ਵਿੱਚ ਰੇਤ ਦੀ ਸਪਲਾਈ ਵਧੇਰੀ ਹੈ ਵਧੇਗੀ ਅਤੇ ਕੀਮਤਾਂ ਚ ਰੋਕ ਲੱਗੇਗੀ, ਸਰਕਾਰ ਜ਼ਲਦੀ ਹੀ ਸੱਤਰ ਲੱਖ ਟੱਨ ਖੱਡਾਂ ਦੀ ਨਿਲਾਮੀ ਇਸ ਮਹੀਨੇ ਤੋਂ ਦੂਜੇ ਮਹੀਨੇ ਕਰੇਗੀ ਤਾਂ ਜੋ ਕੀਮਤਾਂ ਆਮ ਪੱਧਰ ਤੱਕ ਆ ਸਕਣ ਵੀ ਕੀਮਤਾਂ ਜ਼ਿਆਦਾ ਨਾ ਵੱਧਣ ਸ਼ਹਿਰਾਂ ਦੀ ਸਫ਼ਾਈ skilled labor ਤਿਆਰ ਕਰਨ ਲਈ case ਅਮ case ਵੀ ਲੜਿਆ ਜਾਵੇਗਾ ਨਾਲ ਹੀ ਨਿਰੇਂਦਰ ਸਿੰਘ ਮੋਦੀ ਨੇ ਕਿਹਾ ਹੈ ਕਿ ਅਸੀਂ ਵਿਕਾਸ ਨੂੰ ਮਹੱਤਵ ਦੇਣਾ ਹੈ ਕਿਉਂਕਿ ਇਹਦੇ ਨਾਲ ਅਸੀਂ ਬੇਰੁਜ਼ਗਾਰੀ ਖਤਮ ਕਰ ਸਕਦੇ ਹਾਂ ਘੱਟ ਗਿਣਤੀਆਂ ਮੁਸਲਿਮ ਇਸਾਈ ਸਿੱਖ, ਬੋਧੀ, ਭਾਰਤੀ ਜੈਨ ਪਿੱਛਲੇ ਤਿੰਨ ਸਾਲਾਂ ਚ ਘੱਟ ਗਿਣਤੀਆਂ ਭਾਏਚਾਰਿਆਂ ਲਗਪਗ ਇੱਕ, ਇੱਕ ਕਰੋੜ ਚੁਰਾਸੀ ਲੱਖ ਕੀਤਾ ਗਿਆ ਠੀਕ ਹੈ ਜੀ ਪੰਜ ਲੱਖ ਦੋ ਤੋਂ ਵੱਧ ਨੌਜਵਾਨ ਵਧਾਏ ਗਏ ਨੇ ਤੇ ਨਾਲ ਹੀ ਪਰਵਾਸੀ ਭਾਰਤੀ ਨਾਲ ਇੱਕ ਕਰੋੜ ਅਠੱਤੀ ਲੱਖ ਦੀ ਠੱਗੀ ਮਾਰੀ ਗਈ ਜੋ ਕਿ ਬਹੁਤ ਬਿਲਕੁਲ ਹੀ ਗ਼ਲਤ ਹੈ, ਤੇ ਆਖਰੀ ਫੈਸਲਾ ਅਮਰਿੰਦਰ ਤੇ ਵੀ ਕੀਤਾ ਜਾਵੇਗਾ ਕਾਰਜਗੁਜ਼ਾਰੀ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ, ਕਿ ਇਸ ਮਿਲੀ ਭਗਤ ਦੇ ਨਾਲ ਮਾਹੌਲ ਵਿਗਾੜਨ ਦਾ ਗਠਜੋੜ ਬਣ ਰਿਹਾ ਹੈ, ਮਾਹੌਲ ਵਿਗਾੜਨ ਵਾਲੇ ਹੋਰ ਕਈ ਹੋਰ ਨਹੀਂ ਸਗੋਂ ਲੋਕਾਂ ਦੀ ਕਚਿਹਰੀ ਚ ਕਈ ਵਾਰ ਵੱਟਾਂ ਰਾਹੀਂ ਨਿਕ ਨਿਕਾਰੇ ਗਏ ਕਾਂਗਰਸੀ ਆਗੂ ਹਨ, ਜਿੰਨਾਂ ਦੇ ਇਸ਼ਾਰਿਆਂ ਤੇ ਇਹ ਸਭ ਹੋ ਰਿਹਾ ਹੈ, ਉਹਨਾਂ ਕਿਹਾ ਹੈ ਕਿ ਕੱਲ੍ਹ ਮਜੀਠਾ ਕਈ ਥਾਣੇ ਦੀ ਪੁਲਿਸ ਗੈਂਗਸਟਰਾਂ ਨੂੰ

ਅਤੇ case ਨੂੰ ਆਹ ਰਫ਼ਾ ਦਫ਼ਾ ਕਰਵਾਇਆ ਹੈ ਤਾਂ ਜੋ ਇਹ ਆਉਣ ਵਾਲੇ ਦਿਨਾਂ ਚ ਉਹਨਾਂ ਦੇ ਕਹਿਣ ਤੇ ਕੰਮ ਕਰ ਸਕਣ ਤੇ ਪੰਜਾਬ ਦਾ ਮਾਹੌਲ ਵਿਗਾੜ ਸਕਣ ਉਹਨਾਂ ਕਿਹਾ ਕਿ ਬੜੇ ਫੜੇ ਗਏ ਗੈਂਗਸਟਰਾਂ ਨੂੰ, ਨੇ ਕਿਹੜੀ ਜੰਗ ਲੜਨੀ ਸੀਗੀ ਕਿਸੇ ਨੇ ਕਿਸੇ ਮਾੜੇ ਕੰਮ ਨੂੰ ਹੀ ਅਨਜਾਮ ਦਿੱਤੇ ਸਨ, ਜਿੰਨਾਂ ਨੂੰ ਪੁਲਿਸ ਨੇ ਫੜਿਆ ਹੈ ਤੇ ਕਾਂਗਰਸੀ ਤੇ ਸਿਆਸੀ ਦਬਾਅ ਹੇਠ ਛੱਡ ਦਿੱਤੇ ਗਏ ਹਨ, ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਹਨਾਂ ਪੁਲਿਸ ਦੇ ਕਾਰਜਗੁਜ਼ਾਰੀ ਸੰਬੰਧੀ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਕਾਂਗਰਸੀਆਂ ਨੂੰ ਹਲਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਾਉਣ ਨਹੀਂ ਦੇਣਗੇ। ਵਿਸ਼ਵਾਸ ਕਰੋ ਕਿ ਇਸ ਸੰਸਾਰ ਵਿੱਚ ਜਿਹੜੇ ਵੀ ਵਧੀਆ ਪਦਾਰਥ ਹਨ ਸੁੱਖ ਅਤੇ ਆਰਾਮ ਦੇ ਸਾਧਨ ਹਨ, ਵਧੀਆ ਮਕਾਨ ਹਨ ਯਾਤਰਾ ਦੇ ਸਾਰੇ ਸੁੱਖ ਹਨ, ਇਹ ਸਭ ਕੁੱਝ ਤੁਹਾਡੇ ਲਈ ਵੀ ਹੋ ਸਕਦੇ ਹਨ ਪਰੰਤੂ ਜਿਸ ਸਮੇਂ ਤੁਹਾਡੇ ਮਨ ਵਿੱਚ ਇਹ ਵਿਚਾਰ ਪੈਦਾ ਹੁੰਦਿਆਂ ਆਂ ਹੀ ਧੁੰਦਲਾ ਹੋ ਜਾਵੇ ਕਿ ਉਸ ਸਮੇਂ ਤੁਸੀਂ ਆਪਣਾ ਸਭ ਕੁੱਝ ਗਵਾ ਲੈਂਦੇ ਹੋ। ਆਪਣੇ ਆਪ ਨੂੰ ਅਭਾਗਾ ਮਨ ਕੇ ਤੁਹਾਨੂੰ ਕੀ ਮਿਲੇਗਾ ਕੇਵਲ ਨਿਰਾਸ਼ਾ ਅਤੇ ਨਿ ਇਹ ਨਿਰਾਸਾ ਤੁਹਾਡੀ ਤਰੱਕੀ ਦੇ ਰਾਹਾਂ ਵਿੱਚ ਰੋੜਾ ਬਣ ਜਾਵੇਗੀ ਇਸ ਲਈ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਵਿਚੋਂ ਨਿਰਾਸਾ ਨੂੰ ਕੱਢ ਦਿਓ, ਆਪਣੇ ਆਪ ਨੂੰ ਅਭਾਗਾ ਅਤੇ ਛੋਟਾ ਸਮਝਣ ਦਾ ਵਿਚਾਰ ਮਨ ਵਿੱਚੋਂ ਚੋਂ ਦੂਰ ਭਜਾ ਦਓ। ਆਪਣੇ ਆਪ ਨੂੰ ਨੀਵੀਂ ਸ੍ਰੇਣੀ ਵਿੱਚ ਕਿਉਂ ਗਿਣਦੇ ਹੋ ਕਿਉਂ ਆ ਆਪ ਨਹੀਂ ਘਟੀਆ ਵਿਚਾਰਾਂ ਨਾਲੋਂ ਆਪਣਾ ਸੰਬੰਧ ਤੋੜ ਲੈਂਦੇ, ਤੁਸੀਂ ਆਪਣੇ ਆਪ ਨੂੰ ਛੋਟਾ ਕਿਉਂ ਸਮਝਦੇ ਹੋ, ਤੁਸੀਂ ਆਪਣੇ ਆਪ ਨੂੰ ਛੋਟਾ ਇਸ ਕਰਕੇ ਸਮਝਦੇ ਹੋ ਕਿਉਂਕਿ ਤੁਸੀਂ ਬੰਧਨਾਂ ਵਿੱਚ ਲਿਬੜੇ ਹੋਏ ਹੋ ਤੁਸੀਂ ਆਪਣੇ ਪੈਰਾਂ ਵਿੱਚ ਰਿਸ਼ਤਿਆਂ ਦੀਆਂ ਬੇੜੀਆਂ ਪਾਈਆਂ ਹੋਈਆਂ ਹਨ ਤੁਸੀਂ ਰਸਤਾ ਕਿਸੇ ਤੁਹਾਡਾ ਰਾਸਤਾ ਕਿਸੇ ਨੇ ਰੋਕਿਆ ਹੈ, ਇੰਞ ਲੱਗਦਾ ਹੈ ਕਿ ਜਿਵੇਂ ਤੁਸੀਂ ਆਪ ਹੀ ਆਪਣੇ ਚਾਰੇ ਪਾਸੇ ਵਾੜ ਲਾਈ ਹੋਈ ਹੈ, ਜਿਸ ਵਿੱਚੋਂ ਤੁਸੀਂ ਬਾਹਰ ਅਹ ਜਾ ਆਉਣ ਦਾ ਯਤਨ ਨਹੀਂ ਕਰਦੇ, ਇਸ ਵਾੜ ਵਿੱਚੋਂ ਬਾਹਰ ਨਿਕਲਣ ਨਿਕਲ ਕੇ ਦੁਨੀਆਂ ਵੱਲ ਸ ਵੇਖੋ। ਇੱਥੇ ਸਾਰੇ ਜਹਾਨ ਦੀਆਂ ਖ਼ੁਸ਼ੀਆਂ ਤੁਹਾਡੀ ਉਡੀਕ ਕਰ ਰਹੀਆਂ ਹਨ, ਤੁਸੀਂ ਕੁਦਰਤ ਦੇ ਉਸ ਵਿਸ਼ਾਲ ਭੰਡਾਰ ਨੂੰ ਕਿਉਂ ਭੁੱਲ ਗਏ ਹੋ ਜੋ ਸਿਰਫ਼ ਤੁਹਾਡੀ ਮਨੁੱਖ ਜਾਤੀ ਹੀ ਲਈ ਹੀ ਬਣਿਆ ਹੈ ਤਾਂ ਫਿਰ ਕੁਦਰਤ ਦੇ ਕਿਹੜੇ ਨਿਯਮ ਅਨੁਸਾਰ ਇਹ ਪਦਾਰਥ ਤੁਹਾਨੂੰ ਨਹੀਂ ਮਿਲ ਸਕਦੇ। ਇਹਨਾਂ ਉੱਤੇ ਤੁਹਾਡਾ ਅਧਿਕਾਰ ਹੈ ਹਾਂ ਇਹਨਾਂ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਥੋੜ੍ਹੀ ਜਿਹੀ ਹੀ ਮਿਹਨਤ ਜ਼ਰੂਰ ਕਰਨੀ ਪਵੇਗੀ ਜੇਕਰ ਤੁਸੀਂ

ਇਹ ਚਾਹੁੰਦਾ ਹੈ ਕਿ ਉਸੀ ਉਸਦੀ ਰਚੀ ਹੋਈ ਦੁਨਿਆਂ ਵਿੱਚ ਲੋਕ ਦੁੱਖੀ ਰਹਿਣ ਅਤੇ ਦੁੱਖ ਭੋਗਣ ਅਤੇ ਸੱਚੀ ਖ਼ੁਸ਼ੀ ਤੋਂ ਵਿਹੁਣੇ ਰਹਿਣ, ਨਹੀਂ ਨਹੀਂ। ਜੇਕਰ ਪ੍ਰਮਾਤਮਾ ਦੀ ਇਹੋ ਜਿਹੀ ਕੋਈ ਇੱਛਾ ਨਹੀਂ ਹੁੰਦੀ ਇੱਛਾ ਹੁੰਦੀ ਹੈ, ਹੁੰਦੀ ਤਾਂ ਇਹ ਤਾਂ ਉਹ ਸਭ ਮਨੁੱਖਾਂ ਨੂੰ ਇੱਕੋ ਜਿਹਾ ਬਣਾਉਂਦਾ, ਉਸ ਨੇ ਸਭ ਨੂੰ ਇੱਕੋ ਜਿਹਾ ਬਣਾਇਆ ਹੈ ਜੇਕਰ ਅਸੀਂ ਕਿਸੇ ਵਸਤੂ ਨੂੰ ਪ੍ਰਾਪਤ ਨਹੀ ਕਰ ਸਕਦੇ ਹਾਂ ਤਾਂ ਇਸ ਵਿੱਚ ਕ ਕਿਸਦਾ ਦੋਸ਼ ਹੈ। ਹੈ, ਇਹ ਗੱਲ ਮੰਨ ਲੈਣਾ ਸਭ ਤੋਂ ਵੱਡਾ ਸਰਾਪ ਹੈ ਕਿ ਇਸ ਸੰਸਾਰ ਵਿੱਚ ਕੁੱਝ ਲੋਕ ਸਦਾ ਹੀ ਗ਼ਰੀਬ ਰਹਿਣਗੇੇ ਅਤੇ ਇਸ ਦੁਨੀਆਂ ਵਿੱਚੋਂ ਗ਼ਰੀਬੀ ਕਦੇ ਨਹੀਂ ਮਿਟ ਸਕੇਗੀ, ਸਕਦੀ ਕੁੱਝ ਲੋਕ ਜ਼ਰੂਰ ਗ਼ਰੀਬ ਰਹਿਣਗੇ ਅਤੇ ਕੁੱਝ ਅਮੀਰ, ਕੁੱਝ ਲੋਕ ਇਸ ਵਿਚਾਰ ਵਿੱਚ ਜਕੜੇ ਹੋਏ ਹਨ ਹਨ ਕਿ ਉਹ ਸਦਾ ਗ਼ਰੀਬ ਹੀ ਰਹਿਣਗੇ ਪ੍ਰੰਤੂ ਪ੍ਰਮਾਤਮਾ ਨੇ ਮਨੁੱਖ ਲਈ ਜੋ ਜੀਵਨ ਯੋਜਨਾ ਬਣਾਈ ਹੈ, ਉਹ ਗ਼ਰੀਬੀ ਤੇ ਭੁੱਖਮਰੀ ਦਾ ਕੋਈ ਸਾਧਨ ਨਹੀਂ। ਇਸ ਧਰਤੀ ਉੱਤੇ ਤੇ ਇੱਕ ਵੀ ਮਨੁੱਖ ਗ਼ਰੀਬ ਨਹੀਂ ਹੋਣਾ ਚਾਹੀਦਾ ਪ੍ਰੰਤੂ ਕੁੱਝ ਚਲਾਕ ਅਤੇ ਬੇਈਮਾਨ ਲੋਕ ਹੇਰਾ ਫੇਰੀ ਨਾਲ ਲ ਧਨ ਇਕੱਠਾ ਕਰ ਲੈਂਦੇ ਹਨ ਪਰ ਕੁੱਝ ਭੋਲੇ ਭਾਲੇ ਅਤੇ ਸਿੱਧੇ ਲੋਕ ਆਪਣੀ ਗ਼ਰੀਬੀ ਨੂੰ ਕੁੱਝ ਕੁਦਰਤ ਦੀ ਦੇਣ ਸਮਝ ਕੇ ਚੁੱਪ ਹੋ ਜਾਂਦੇ ਹਨ।

ਲਈ ਸਾਧਨਾ ਦੀ ਲੋੜ ਹੁੰਦੀ ਹੈ ਗ਼ਰੀਬ ਲੋਕ ਕਿਸਮਤ ਦਾ ਪੱਲਾ ਫੜ ਕੇ ਤੇ ਨਿਰਾਸ ਹੋ ਕੇ ਬੈਠ ਜਾ ਜਾਣਗੇ ਇਸ, ਇਸ ਦੁਨੀਆਂ ਵਿੱਚ ਹਰ ਚੀਜ਼ ਹੈ ਪਰੰਤੂ ਸਾਡੇ ਕੋਲ ਕੁੱਝ ਨਹੀਂ, ਅਜਿਹਾ ਕਿਉਂ ਇਹੋ ਤਾਂ ਹੀ ਤੁਹਾਡੇ ਕੋਲ ਅਮੀਰ ਬਣਨ ਦੇ ਸਾਧਨ ਨਹੀਂ ਅਤੇ ਤੁਸੀਂ ਇਸ ਵਿਚਾਰ ਨੂੰ ਪੂਰੀ ਤਰ੍ਹਾਂ ਮਨ ਲਿਆ ਹੈ ਕਿ ਤੁਹਾਡਾ ਜਨਮ ਹੀ ਗ਼ਰੀਬ ਬਣੇ ਰਹਿਣ ਲਈ ਹੋਇਆ ਹੈ, ਤੁਹਾਡੀ ਬਦਕਿਸਮਤੀ ਹੋ, ਉਹ ਭਾਈ ਉੱਠ ਕੇ ਖੜਾ ਹੋ ਅਤੇ ਇਹਨਾਂ ਬੰਧਨਾਂ ਨੂੰ ਤੋੜ ਜੋ ਤੈਨੂੰ ਦਿਨ ਪ੍ਰਤੀ ਦਿਨ ਗ਼ਰੀਬੀ ਵੱਲ ਧ ਧੱਕਦੇ ਹਨ। ਆਪਣੀ ਸੋਚ ਨੂੰ ਛੋਟਾ ਨਹੀਂ ਵੱਡਾ ਬਣਾਓ, ਆਪਣੀ ਇਛਾਵਾਂ ਅਸੀਮਤ ਨਹੀਂ ਵਿਸ਼ਾਲ ਬਣਾਓ, ਆਪਣੀਆਂ ਮਨ ਵਿੱਚੋਂ ਛੋਟੇ ਮੋਟੇ ਵਿਚਾਰਾਂ ਨੂੰ ਕੱਢ ਦਿਓ, ਕਿਸਮਤ ਦਾ ਸਹਾਰਾ ਲੈਣਾ ਛੱਡ ਕੇ ਮਿਹਨਤ ਕਰੋ, ਫਿਰ ਵੇਖੋ ਤੁਹਾਡਾ ਹਰ ਹੀ ਤੁਹਾਨੂੰ ਹਰ ਚੀਜ਼ ਮਿਲੇਗੀ ਨਵੀਂ ਖੋਜ ਕਰ ਰਹੇ ਵਿਗਿਆਨਾਂ ਵਿਗਿਆਨਕ ਅਹ ਵਿਗਿਆਨਕਾਂ ਕਾਂ ਦਾ ਇਹ ਮੱਤ ਹੈ ਕਿ ਵਿਚਾਰ ਹੀ ਪਦਾਰਥ ਹੈ, ਵਿਚਾਰ ਹੀ ਜੀਵਨ ਦੇ ਅੰਗ ਬਣਾ ਅਹ ਬਣਕੇ ਚਿਤਰ ਚਰਿੱਤਰ ਨੂੰ ਵਿਸ਼ੇਸ਼ ਰੂਪ ਦਿੰਦਾ ਹੈ ਚਰਿਤਰ ਹੀ ਸਾਡੀਆਂ ਆਦਤਾਂ ਅਤੇ ਇੱਛਾ ਸ਼ਕਤੀ ਉੱਤੇ ਕਾਬੂ ਰੱਖਦਾ ਹੈ, ਜੇਕਰ ਅਸੀਂ ਆਪਣੇ ਮਨ ਵਿੱਚ ਡਰ ਦੇ ਵਿਚਾਰ ਨੂੰ ਪਾਲਦੇ ਹਾਂ ਤਾਂ ਕਮੀ ਦੇ ਵਿਚਾਰਾਂ ਨੂੰ ਵਧਣ ਫੁੱਲਣ ਦਿੰਦੇ ਹਾਂ ਜੇਕਰ ਅਸੀਂ ਆਪਣੀ ਗ਼ਰੀਬੀ ਤੋਂ ਡਰ ਰਹੇ ਹਾਂ ਤਾਂ ਅਤੇ ਗ਼ਰੀਬੀ ਦੇ ਡਰ ਕਾਰਨ ਸਾਡਾ ਜੀਵਨ ਦਹਿਸ਼ਤ ਦੇ ਵਾਤਾਵਰਨ ਚ ਵਿਚਰਨ ਲੱਗ ਪੈਂਦਾ ਹੈ, ਤੁਹਾਡਾ ਚਰਿੱਤਰ ਰ ਇੱਕ ਪੁਤਰੀ ਮਨੁੱਖ ਵਰਗਾ ਬਣ ਜਾਂਦਾ ਹੈ ਸਾਡੀਆਂ ਆਦਤਾਂ ਇਹ ਥ ਇਹ ਥੱਕੇ ਹਾਰੇ ਬੇ-ਦਿਲ ਅਤੇ ਨਿਰਾਸ ਆਦਮੀ ਵਰਗੀਆਂ ਬਣ ਜਾਂਦੀਆਂ ਹਨ। ਇਸ ਦਾ ਨਤੀਜਾ ਕੀ ਹੋਵੇਗਾ ਇਹੋ ਨਾ ਕਿ ਜੋ ਬੀਜਾਂਗੇ ਉਹ ਕੱਟਾਂਗੇ, ਜੋ ਸੋਚਾਂਗੇ ਉਹੀ ਮਿਲੇਗਾ ਅਸੀਂ ਇਸ ਲਈ ਪੈਦਾ ਨਹੀਂ ਹੋਏ ਕਿ ਦੁੱਖਾਂ ਵਿੱਚ ਆਪਣਾ ਜੀਵਨ ਬਤੀਤ ਕਰੀਏ, ਜੀਵਨ ਦੀਆਂ ਲੋਕਾਂ ਤੋਂ ਵੰਚਿਤ ਰਹੀਏ ਸਾ ਸ ਸਦਾ ਦੁੱਖੀ ਰਹਿ ਕੇ ਰੋਂਦੇ ਰਹੀਏ ਸਾਡਾ ਜਨਮ ਇਸ ਲਈ ਨਹੀਂ ਹੋਇਆ ਕਿ ਗ਼ਰੀਬੀ ਅਤੇ ਤੰਗੀ ਵਿੱਚ ਸਾਰ ਲਈਏ ਪ੍ਰਮਾਤਮਾ ਨੇ ਸਾਨੂੰ ਸਾਰੀਆਂ ਸ਼ਕਤੀਆਂ ਦਿੱਤੀਆਂ ਹਨ ਜਿਹਨਾਂ ਨਾਲ ਅਸੀਂ ਆਪਣੇ ਜੀਵਨ ਨੂੰ ਸੁੱਖੀ ਅਤੇ ਸੁੰਦਰ ਅਤੇ ਚਿੰਤਾ ਮੁੱਕਤ ਬਣਾ ਸਕਦੇ ਹਨ, ਪਰ ਰ ਅਸੀਂ ਹਾਰ ਮਨ ਲਈ ਹੈ, ਅਸੀਂ ਆਪਣੇ ਜੀਵਨ ਵਿੱਚ ਕੋਈ ਬਦਲਾਵ ਨਹੀਂ ਹੀ ਕਰਨ ਦਾ ਲਈ ਤਿਆਰ ਬਸ ਦਿਨ ਰਾਤ ਆਪਣੀ ਬਦਕਿਸਮਤੀ ਤੇ ਰੋਂਦੇ ਪਿੱਟਦੇ ਇਹ ਭੁੱਲ ਗਏ ਹਾਂ ਕਿ ਸਾਡਾ ਕੋਈ ਵੀ ਫ਼ਰਜ਼ ਨਹੀਂ ਹੈ ਪਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਵਿਚਾਰ ਹੀ ਬੜੇ ਪਿਛਾਂਹ ਕਿਉਂ ਨੂੰ ਅਤੇ ਘਟੀਆ ਹਨ, ਸਾਡੀ ਕਲਪਨਾ ਦੀ ਉਡਾਰੀ ਹੀ ਇੰਨੀ ਨੀਵੀਂ ਹੈ ਕਿ ਜਿਸ ਵਿੱਚ ਉੱਚੇ ਵਿਚਾਰਾਂ ਆਉਂਦੇ ਹੀ ਨਹੀਂ।

ਟੁੱਟੇ ਹੋਏ ਮਨ ਨਾਲ ਲ ਹੋਂਕੇ ਭਰਦੇ ਰਹਿੰਦੇ ਹਾਂ ਕਿਉਂ ਆਖਿਰ ਕਿਉਂ? ਜੇਕਰ ਅਸੀਂ ਆਪਣੇ ਮਨ ਵਿੱਚੋਂ ਛੋਟੇ ਛੋਟੇ ਵਿਚਾਰਾਂ ਨੂੰ ਦੂਰ ਕਰ ਦੇਈਏ ਆਦਰਸ਼ ਮਨੁਖ ਆਦਰਸ਼ ਮਨੁੱਖਾਂ ਨੂੰ ਬਣਾ ਲਈਏ ਤਾਂ ਮਨੁੱਖਤਾ ਨੂੰ ਬਣਾ ਲਈਏ ਤਾਂ ਜੀਵਨ ਨੂੰ ਸੁੰਦਰ ਵਿਸ਼ਾਲ ਦੁੱਖਾਂ ਤੋਂ ਬੇਗਲ ਬੇਲਾਗ ਨਿ ਨਿਰਾਸਾ ਤੋਂ ਦੂਰ ਅਤੇ ਦ ਦਿਆਲੂ ਬਣਾਉਣ ਦਾ ਪ੍ਰਣ ਕਰੀਏ ਤਾਂ ਅਸੀਂ ਕੀ ਨਹੀਂ ਕਰ ਸਕਦੇ ਅੱਜ ਹੀ ਇਹ ਪ੍ਰਣ ਕਰੋ ਕਿ ਅਸੀਂ ਗ਼ਰੀਬੀ ਤੋਂ ਮੂੰਹ ਮੋੜ ਲਵਾਂਗੇ, ਗ਼ਰੀਬੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਅਸੀਂ ਕੁਦਰਤ ਦੇ ਭਰੇ ਹੋਏ ਭੰਡਾਰ ਵਿੱਚੋਂ ਸਭ ਸੁੱਖ

ਇਸ ਤੋਂ ਵੀ ਵੱਡਾ ਪਾਪ ਹੈ ਕਿਸਮਤ ਦਾ ਸਹਾਰਾ ਲੈ ਕੇ ਗ਼ਰੀਬ ਨੂੰ ਨੂੰ ਸਹਿਣ ਕਰੀ ਜਾਣਾ, ਗ਼ਰੀਬੀ ਨੂੰ ਸਹਿਣ ਕਰੀ ਜਾਣਾ, ਉੱਠੋ ਇਹ ਪ੍ਰਣ ਕਰੋ ਕਿ ਅਸੀਂ ਆਪਣੀ ਸਾਰੀ ਸ਼ਕਤੀ ਗ਼ਰੀਬੀ ਦੇ ਵਿਰੁੱਧ ਲੜਨ ਵਿੱਚ ਲਾ ਦੇਵਾਂਗੇ, ਸੰਸਾਰ ਵਿੱਚ ਜਿਹਨਾਂ ਨੇ ਹੀ ਪ੍ਰਮਾਤਮਾ ਦੇ ਇਹ ਇਸ ਦੁਨੀਆਂ ਵਿੱਚ ਹਰ ਚੀਜ਼ ਪੈਦਾ ਕੀਤੀ ਹੈ ਹੈ, ਇਹ ਸਭ ਕੁੱਝ ਮਨੁੱਖਾਂ ਲਈ ਅਤੇ ਕੀ ਕਿਸੇ ਉੱਤੇ ਕਿਸੀ ਮਨੁੱਖ ਦਾ ਨਾਂ ਲਿਖਿਆ ਹੈ ਨਹੀਂ ਬਿਲਕੁਲ ਨਹੀਂ, ਸਤਿ ਸ੍ਰੀ ਅਕਾਲ। ਕਿਵੇ ਭਾਈ ਰੋਮਾ? ਵਧੀਆ ਭਾਈ ਕਮਲਦੀਪ ਤੋਂ ਦੱਸ ਕਿਵੇਂ ਹੈ

ਮੈਂ ਤੇ ਆਪ ਨਹੀਂ ਪੀਤੀ ਹਜੇ।

ਸਬ ਸੋਤੇ ਪਾਏ ਨੇ। ਹੋਰ ਘਰੇ ਸਬ ਠੀਕ ਹੈ

ਹੋਰ ਕਿ ਕਰਦੇ ਸੀ ਗਏ? ਅਸੀਂ ਬੈਠੇ ਹਾਂ ਯਾਰ ਲਾਈਟ ਹਜੇ ਤੱਕ ਨਹੀਂ ਆਈ। ਲਾਈਟ ਗਈ ਹੋਇ ਹੈ ਬਸ ਨਾਨਕੇ ਬੈਠੇ ਨਾਨਕੇ ਵਾਗੇ।

ਲਾਈਟ ਗਈ ਹੋਇ ਹੈ ਬਸ ਨਾਨਕੇ ਬੱਗੀ। ਨਾਨਕੇ ਵੱਗ ਗਈ ਹੈ। ਉਹ ਤੇ ਛੱਡ ਕੇ ਵੱਗ ਜਾਂਦੀ ਹੈ ਮੈਂ ਤੇ ਹੀ ਕਹਿਣਾ ਕੋਈ ਗੱਲ ਨਹੀਂ।

ਐਡੀ ਵੀ ਕੋਈ ਗੱਲ ਨਹੀਂ।

ਮੈਨੂੰ ਮੇਰੇ ਨਾਲ ਧੋਖਾ ਕਹਿ ਕੇ ਗਈ ਹੈ ਕਿ ਬਿਜਲੀ ਨੇ ਜਾਣਾ ਕੋਈ ਨਹੀਂ। ਕਿ ਪਾਣੀ ਪਾਵਾ ਤੇਰੇ ਉਤੇ ਹਾਂ।

ਫੜੀਏ ਫੇਰ ਹੋ ਗਈ ਹੋ ਗਈ ਹੋਣੀ ਸ਼ਾਇਦ ਪਣੀ ਦੀ ਆਏ ਸੀ ਸਵੇਰੇ ਆਏ ਸੀ ਸਵੇਰੇ। ਅੱਛਾ। ਉਦੋਂ ਬਾਅਦ ਦਾ ਨਹੀਂ ਪਤਾ ਦੇਖਿਆ ਨਹੀਂ ਮੈਂ ਉਦੋਂ ਬਾਅਦ ਦਾ। ਸਵੇਰੇ ਆਏ ਸੀ ਗਏ। ਅੱਛਾ

ਚੱਲ ਵਧੀਆ ਬਣਦਾ ਕੁਝ ਹੁੰਦਾ ਬਣ ਜਾਓ।

ਵੀਰ ਪੜਦੇ ਹੈ ਹਜੇ ਤਾ ਯਾਰ। ।

ਹੋਰ ਅੱਜੇ ਬੀ ਐਚ ਡੀ ਫ਼ਾਰਮ ਭਰਿਆ।

ਅੱਛਾ ਅੱਛਾ।

ਅੱਛਾ।